ਇਸ ਤਸਵੀਰ ਵਿੱਚ ਇੱਕ ਕੈਬਿਨ ਨੂੰ ਦਿਖਾਇਆ ਗਿਆ ਹੈ ਜਿਸ ਵਿੱਚ ਬਹੁਤ ਸਾਰੀਆਂ ਲਾਈਟਾਂ ਲੱਗੀਆਂ ਹੋਈਆਂ ਹਨ।

ਇੱਸ ਤਸਵੀਰ ਵਿੱਚ ਇੱਕ ਬਹੁਤ ਵੱਡੀ ਨਦੀ--

ਇਸ ਤਸਵੀਰ ਵਿੱਚ ਇੱਕ ਗੇਟ ਦਿਖਾਇਆ ਗਿਆ ਹੈ।

ਅਤੇ ਇਸਦੇ ਵੱਲ ਘਾਹ ਵੀ--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

ਜਿਸ ਉੱਪਰ ਤਿੰਨ ਮੋਟਰਸਾਈਕਲਾਂ ਦੇ ਬੋਰਡ ਲੱਗੇ ਹੋਏ ਹਨ।

ਆਫਿਸ ਹੈ ਜਿਸ ਵਿੱਚ ਇਕ ਕੰਪਿਊਟਰ ਰੱਖਿਆ ਹੋਇਆ ਹੈ।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

ਇੱਸ ਤਸਵੀਰ ਵਿੱਚ ਇੱਕ ਮੁੰਡਾ ਆਪਣੀ ਸਾਈਕਲ ਲਏ ਰਿਹਾ ਹੈ।

ਬਾਹਰ ਕੁਝ ਪਾਸਟਰਸ ਖਲੌਤੇ ਹੋਏ ਹਨ ਓਹ ਸਾਰੇ--

ਉਤੇ ਕੁਝ ਡੱਬੇ ਵੀ ਰੱਖੇ ਗਏ ਹਨ।

ਤੇ ਉਹਨਾਂ ਵਿੱਚ ਕੁਝ ਸਮਾਨ ਰੱਖਿਆ ਗਿਆ ਹੈ ਜਿਸ ਦੇ ਸਾਹਮਣੇ--

ਜਿਸ ਵਿੱਚ ਐਕਸਰਸਾਈਜ਼ ਕਰਨ ਵਾਲੀਆਂ ਮਸ਼ੀਨਾਂ ਰੱਖੀਆਂ ਗਈਆਂ--

ਢਕਿਆ ਹੋਇਆ ਹੈ ਜਿੱਸ ਊਪਰ ਇੱਕ ਕਿੱਟ ਰੱਖੀ ਹੋਈ ਹੈ।